ਤੇ ਕਾਲੇ ਰੰਗ ਦੀ ਸੜਕ ਬਣੀ ਹੋਈ ਆ ਦੂਰ ਦੂਰ ਤੱਕ ਸਾਨੂੰ ਆਸਮਾਨ ਦਿਖਾਈ ਦੇ ਰਿਹਾ।

ਇਥੇ ਇਸ ਫੋਟੋ ਦੇ ਵਿੱਚ ਇੱਕ ਸਾਨੂੰ ਪੁਰਾਣਾ ਯਾਦਗਾਰੀ ਦ੍ਰਿਸ਼ ਦਿਖਾਈ ਦੇ ਰਿਹਾ ਜਿਹੜਾ ਕਿ ਗੋਲ ਚੱਕਰ ਦੇ ਵਿੱਚ ਬਣਿਆ ਹੋਇਆ ਉਹਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ।

ਇਹਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾ ਸਜਾਇਆ ਗਿਆ ਹ ਸਾਈਡਾਂ ਤੋਂ ਕੰਧਾਂ ਦੇ ਨਾਲ ਕਵਰ ਕੀਤਾ ਗਿਆ ਬੁਰਜਿਆਂ ਦੇ ਉੱਪਰ ਸ਼ੇਰ ਬਣੇ ਹੋਏ ਆ।

ਪਰ ਸਾਨੂੰ ਇੱਕ ਰੈਲਿੰਗ ਦੀ ਦਿਖਾਈ ਦੇ ਰਹੀ ਹ ਤੇ ਇਥੇ ਹਰ ਰੰਗ ਦਾ ਘਾਹ ਲੱਗਿਆ ਪਿੱਛੇ ਕੁਝ ਆਦਮੀ ਬੈਠੇ ਹੋਏ ਨੇ।

ਇਹ ਇੱਕ ਨਹਿਰ ਦਾ ਦ੍ਰਿਸ਼ ਦਿਖਾਈ ਦੇ ਰਿਹਾ ਏ ਜਿੱਥੇ ਪੁਲ ਬਣਿਆ ਹੋਇਆ ਏ ਪੁੱਲ ਦੇ ਨਾਲ ਬਰਿੱਜਾਂ ਵੀ ਬਣੀਆਂ ਹੋਈਆਂ ਨੇ।

ਰੋਡ ਦੇ ਵਿੱਚ ਵੇਟ ਨੂੰ ਪਾ ਕੇ ਚੱਕਿਆ ਹੋਇਆ ਇਥੇ ਬਹੁਤ ਸਾਰੀਆਂ ਵਿੰਡੋਜ ਨੇ ਗੇਟ ਹੈ ਇੱਕ ਆਦਮੀ ਦੂਸਰੇ ਆਦਮੀ ਨੂੰ ਖੜਾ ਹੋਇਆ ਦੇਖ ਰਿਹਾ ਹੈ ਇਥੇ ਬਹੁਤ ਸਾਰੇ ਮੈਟਸ ਵਿਛੇ ਹੋਏ ਜਿਹੜੇ ਕਿ ਰੈਡ ਕਲਰ ਦੇ ਨੇ।

ਆਹ ਸਜਾਇਆ ਹੋਇਆ ਏ ਇੱਥੇ ਲਾਈਟਸ ਵੀ ਵੱਖਰੀਆਂ ਵੱਖਰੀਆਂ ਲਾਈਆਂ ਹੋਈਆਂ ਨੇ ਜੋ ਕਿ ਜੱਗ ਰਹੀਆਂ ਨੇਂ।

ਜੇਹੜੇ ਏਹ ਪੌਧੇ ਲਾਏ ਹੋਇਆ ਏਹ ਗੱਟੇਯਾਂ ਦੇ ਗਮਲੇ ਬਣਾਕੇ ਓਹਦੇ ਵਿੱਚ ਲਾਏ ਗਏ ਏਹਦੇ ਥੱਲੇ ਜੇਹੜੀ ਹੈ ਭੂਰੇ ਰੰਗ ਦੀ ਫ਼ਰਸ਼ ਲੱਗੀ ਹੋਈ ਤੇ ਗੱਟੇ ਹਰੇ ਰੰਗ ਦੇ ਵਿੱਚ ਨੇਂ।

ਇਹ ਸ਼ਾਮ ਢੱਲਦੀ ਦਾ ਦ੍ਰਿਸ਼ ਦਿਖਾਈ ਦੇ ਰਿਹਾ ਜਿੱਥੇ ਬਹੁਤ ਸਾਰੇ ਦਰੱਖਤ ਲੱਗੇ ਹੋਏ ਆ ਰੰਗ ਬਿਰੰਗੇ ਕਲਰ ਦੇ ਵਿੱਚ ਜਿਹੜਾ ਆਸਮਾਨ ਉਹ ਦਿਖਾਈ ਦੇ ਰਿਹਾ ਆਸਮਾਨ ਦੇ ਵਿੱਚ ਹੈਗਾ।

ਇਹ ਤੇ ਇੱਕ ਦੁਕਾਨ ਦਾ ਦ੍ਰਿਸ਼ ਦਿਖਾਈ ਦੇ ਰਿਆ ਜਿਹੜੀ ਇੱਕ ਕਾਰਨਰ ਤੇ ਬਣੀ ਹੋਈ ਆ ਉਹਦੇ ਕੋਲ ਟ੍ਰਾਂਸਫਾਰਮ ਲੱਗਿਆ ਹੋਇਆ ਦੁਕਾਨ ਦੇ ਬਾਹਰ।

ਇਹਦੇ ਵਿੱਚ ਵੱਖਰੀ ਵੱਖਰੀ ਜੋ ਕੁਆਲਿਟੀਜ਼ ਆ ਉਹ ਲਿਖੀਆਂ ਹੋਈਆਂ ਨੇ ਇਹ ਦੁਕਾਨ ਦੇ ਬਾਹਰ ਏ ਸੀ ਲੱਗਿਆ ਹੋਇਆ ਏ।

ਆਏ ਹੋਏ ਆ ਕੁਛ ਲੋਕ ਖੜ ਕੇ ਖਾ ਰਹੇ ਆ ਤੇ ਕੁਝ ਲੋਕ ਕੁਰਸੀਆਂ ਤੇ ਬੈਠ ਕੇ ਖਾ ਰਹੇ ਆ।

ਬਹੁਤ ਸਾਰਾ ਕਚਰਾ ਇਥੇ ਖਿਲ ਰਿਹਾ ਇਥੇ ਅਲੱਗ ਅਲੱਗ ਰੰਗ ਨੇ ਲਾਲ ਭੂਰਾ ਤੇ ਹਰਾ।

ਹਰਾ ਚਿੱਟਾ ਜਾਮਣੀ ਤੇ ਆਦਮੀ ਜਿਹੜਾ ਹੈਗਾ ਉਹਦੀ ਜਿਹੜੀ ਲੁਕ ਆ ਉਹ ਮੁਸਲਮਾਨਾਂ ਵਾਲੀ ਆ।